ਚੰਗਾ ਵਾਂ ਆਪਣੀ ਰੋਟੀ ਆਪੇ ਕਰਨੀ ਚਾਈਦੀ ਨਿਆਣਿਆਂ ਦੀ ਹਣਾ ਆਪਣੇ ਮਾਂ ਪਿਓ ਨੂੰ ਆਪਣੇ ਬੱਚਿਆ ਦਾ ਧਿਆਨ ਦੇਣਾ ਚਾਹੀਦਾ ਵਾਂ ਫੇਰ ਮਤਲਬ ਕੀ ਕੋਈ ਗੱਲ ਨਹੀਂ ਹੁੰਦੀ ਹੁੰਦੀ, ਆਹੋ

ਹੁਣ ਸਿਆਣੇ ਹੋ ਗਇਓ ਤੈਨੂੰ ਪਤਾ ਇੱਥੇ ਓਨਾ ਖੇਡਣਾ ਮਲਣਾ ਹੁੰਦਾ ਵਾਂ ਕੜੀ ਇੱਥੇ ਖਲੋ ਕੜੀ ਓਥੇ ਖਲੋ ਨਿਆਣਿਆ ਦੇ ਨਾਲ। ਤਾਂ ਓਥੇ ਹੈਨੀ ਨਾਂ ਚਾਚੀ ਸਾਡੇ ਓਥੇ ਰਿਵਾਜ ਨਾਂ ਕਿਸੇ ਦੇ ਆਉਣਾ ਨਾਂ ਕਿਸੇ ਦੇ ਜਾਣਾ ਘਰ ਅਸੀਂ ਤੇ ਕੋਈ ਠੀਲਾ ਮੱਠਾ ਹੋਏ ਤੇ ਫੇਰ ਹੀ ਪਤਾ ਲੈਣ ਜਾਣਾ ਤੇ ਮੈ ਤਾਂ ਅੱਗੇ ਕੈਅਤਾਂ ਮੇਰੇ ਤਾਏ ਦੀ ਕੁੜੀ ਵੀ ਆਈ ਸੀ ਤੇ ਮੈਕੇਆ ਹਾਏ ਮਾਂ ਇਨਾਂ ਨੇ ਤਾਂ ਸਿਸਟਮ ਹੀ ਬਦਲ ਦਿੱਤਾ ਮੈ ਇਨਾਂ ਦੇ ਘਰ ਦਿਆ ਨੋਆ ਇਨਾਂ ਤਾਂ ਸਿਸਟਮ ਈ ਬਦਲ ਦਿੱਤਾ ਤੇ ਇੱਕੋ ਮੇਰੀ ਚਾਚੀ ਰਿਹਗੀ ਨਾਂ ਤੇ ਓਹ ਭੈਣੇ ਬੜਾ ਕਰਦੀ ਏ ਕੇ ਪਰਾ ਨੂੰ ਜਾ ਇੱਧਰ ਨੂੰ ਆਜਾਂਗੇ ਪਰ ਨੂੰ ਹੋਜਾ ਹਾਂ ਆਹੋ ਤੇ ਕੈਦ ਹੀ ਇਹੇ ਹਮ ਕਿਹ ਦਿੰਦੀ ਕਿਹ ਦਿੰਦੀ ਭੇਈ ਜੇੜੀਆ ਅਗਲੀਆਂ ਆਇਆ ਇਨਾਂ ਨੂੰ ਖਵਾਓ ਤੇ ਫਿਰ ਖਵਾਉਂਦਿਆ ਨੀ ਭੇਈ ਚਾਚੀ ਸਾਡਾ ਵੀ ਚਾਚੀ ਸੁਭਾਅ ਸਾਰਿਆ ਦੇ ਘਰ ਭਾਵੇ ਦੋ ਦੋ ਮਿੰਟ ਹੋਕੇ ਆਵਾ ਸਾਰਿਆ ਦੇ ਘਰੋਂ ਹੋਕੇ ਆਉਣ ਹੁੰਦਾ

ਸਾਰੇ ਮਾਪੇ ਸਾਂਝੇ ਹੁੰਦੇ ਨੇ ਚਾਚੇ ਤਾਏ ਸਾਂਝੇ ਹਮਮ

ਹੋਨਾ ਦੀ ਆਦਤ ਏਹੋ ਆਦਤ ਏ ਓਨਾ ਨੇ ਵੇਲਾ ਆਉਣਾ ਨਾਂ ਤਾਂ ਪਹਿਲੋਂ ਆਪਣੀ ਚਾਚੀ ਵੱਲ ਤੇ ਬਾਚ ਹੋਰ ਕੀਤੇ

ਲਾਡੀ ਚਾਚੀ ਘਰ ਚਏ ਚਾਚੀ ਘਰ ਚਾਚੀ ਆਪਣੀ ਵੱਲ ਤਾਂ ਸਾਡੇ ਅਜੇ ਜਾਣਾ ਈ ਜਾਣਾ ਚਾਚੇ ਆਪਣੇ ਨੂੰ ਮਿਲ ਕੇ ਆਉਣਾ ਈ ਆਉਣਾ ਭਾਵੇ ਅਸੀਂ ਨਰਾਜ ਹੋਈਏ, ਤੇ ਭਾਵੇ ਅਸੀਂ ਗੁੱਸੇ ਹੋਈਏ, ਭਾਵੇ ਜਿੱਦ ਮਰਜੀ, ਓਨੇ ਨੀ ਕਰਨਾ, ਤੇ ਓਹਵੀ ਬੜੀ ਇੱਜਤ ਕਰਦੇ ਏ ਲਡੀ ਹੋਣੀ ਬੜੀ ਇੱਜਤ ਕਰਦੇ ਸਾਡੇ ਪਰਾਉਣਿਆਂ ਦੀ,

ਆ ਵੇਖ ਲੈ ਚਾਚੀ ਜਦੋਂ ਮੰਡੀ ਨਗਿਆ ਪ੍ਰਗਟ ਓਨੇ ਬਹੂ ਨੇ ਕਿਹ ਦੇਣ ਭਈ ਚਾਚਾ ਜੀ ਦੁਆ ਕਰਕੇ ਜਾਇਆ ਕਰੋ ਘਰ ਤੇ ਉਨ ਜਿਸ ਦਿਨ ਵੀ ਚਾਏ ਚਾਚੇ ਨੇ ਰੋਜ ਵੀ ਲਂਗਦੇ ਲਂਗਦੇ ਨੇ ਆ ਜਾਣਾ ਤੇ ਓਨੇ ਏਹੀ ਪੁੱਛਣਾ ਭਈ ਪੁੱਤ ਤਾਡੇ ਕੋਲ ਖਰਚਾ ਹੈਗਾ ਕਿਸੇ ਗੱਲ ਦੀ ਲੋੜ ਹੋਏ ਤੇ ਝਕਣਾ ਨੀ ਆਪਣੀ ਚਾਚੀ ਨੂੰ ਕੋਂ ਮੰਗ ਲੈਣੀ ਚੀਜ ਹਣਾ

ਹਣਾ ਹਮ ਤੇ ਚੱਲ ਹਣਾ, ਹਮ ਏਨਾ ਬੜਾ ਜੇੜਾ ਅਗਲਾ ਕਿਹਦੇ ਹਣਾ, ਹੋਰ ਕੀ ਓਹ ਸਾਡੇ ਘਰ ਦੇ ਆ ਚਾਚਾ ਚਾਚਾ ਆਪਣੇ ਨਾਲ ਬੜਾ ਕਰਦੇ ਤੇ ਵੇਖ ਲੈ ਹੁਣ ਸਾਡੇ ਦੇਆ ਜੀ ਬੀਮਾਰ ਹੋਏ ਸੀ ਨਾਂ ਤਾਂ ਵੇਖ ਲਾ ਓਹ ਨਾਂ ਨੀਤੂ ਸਾ ਸਾਹਿਲ ਹਮ ਹੋਰ ਕੀ, ਕਾਛ ਸਾਰੇ ਜਣੇ ਹੋਕੇ ਆਏ ਹੀ ਓਥੋਂ, ਅੱਛਾ ਓਦੇ ਕੋਂ ਡੀਜੇ ਕੋਂਲ ਅੱਛਾ ਹਾਂ ਡੀਜੇ ਕੋਂਲ,

ਚਾਹ ਨੀ ਓਹ ਮੰਮੀ ਪੀ ਕੇ ਗਏ ਤੇ ਕਹਿੰਦੀ ਸਨੀ ਨੇ ਦਵਾਦਬ ਕੋਲਡ ਡ੍ਰਿੰਕ ਲਿਆਂਦੀ ਨਾਲ ਨਿਮਕੀਨ ਨਿਮਕੂਨ ਲਿਆਂਦਾ ਬਿਸਕੀਟ ਲਿਆਂਦੇ।

ਤੇ ਹ ਹ ਕਹਿੰਦੀ ਫਿਰ ਨਾਂ ਕਾਨੜਾ ਕਹਿੰਦੀ ਫੇਰ ਕੋਲਡ ਡ੍ਰਿੰਕ ਪੀ ਕੇ ਤੇ ਆ ਗਏ ਤੇ ਓਹ ਕੀਤੇ ਗਏ,

ਗਾਡੀ ਗਏ ਸੀ ਕੀਤੇ ਤੇ ਸਾਰ ਕੁਝ ਖਾ ਪੀ ਕੇ ਤੇ ਫਿਰ ਗਏ, ਅੱਛਾ ਕੀਤੇ ਬੰਦੇ ਕੀਤੇ ਗਏ ਹੋਣੇ ਨਾਂ ਹਾਂ, ਹਮ ਹਮ ਤਾ ਕਰਕੇ ਹਮ ਹੋਰ ਸੁਨਾ,

ਹ ਅੱਜ ਮਹਈਆ ਨਿੱਕਾ ਨਿੱਕਾ ਮੀਂਹ ਚਾਹੇ ਜੇ ਵਰਨਾਂ ਤੇ ਵਾਲਾਂ ਵਰ ਜਾਂਦਾ ਤੇ ਫੇਰ ਹਣਾ ਹੋ ਜਾਂਦਾ ਇੱਦਾਂ ਫੇਰ ਰੋਟੀ ਬਣਾਉਣ ਦੀ ਬੜੀ ਮੁਸ਼ਕਿਲ ਜੀ ਏ ਤੇ ਬੱਤੀ ਬੁਤੀ ਦੀ ਬੜੀ ਮੁਸ਼ਕਿਲ ਜੀ ਏ,

ਹਮ, ਹੋਰ ਫੇਰ, ਹੋਰ ਵਧੀਆ ਵਧੀਆ ਹਮ ਤੁਸੀਂ ਸੁਨਾਓ,

ਨਹੀਂ ਚਾਚੀ ਓਹ ਆਪ ਹੀ ਕਿਹਣ ਡਿਆ ਮੈ ਡੈਡੀ ਸਵੇਰੇ ਜਾਵਾਂਗਾ ਉਦਾ ਪਿਓ ਚਾਚੀ ਕਹਿੰਦਾ ਕਹਿੰਦਾ ਡੈਡੀ ਪੁੱਤ ਅੱਜ ਰੈਸਟ ਕਰ ਲਾ ਤੇ ਚੱਲ ਚਾਚੀ ਓਨੁ ਬੜਾ ਪ੍ਰਗਟ ਨੂੰ ਪਤਾ ਭਈ ਚੱਲ ਹੁਣ ਮੰਡੀ ਦਾ ਸੀਜੀਨ ਏਵੀ ਲਿਆਦਾ, ਦੋ ਤੀਨ ਵਾਰੀ ਕਿਸਤਾ ਵੀ ਓਨੇ ਦੋਵੇਂ ਧਰਾਇਆ ਚੁਆਰੇ ਨਿਆਣੇ ਨੇ ਹਣਾ। ਕਿੰਨਾ ਪਤਾ ਖਿਜਦਾ ਹੁੰਦਾ ਸੀ ਬੇਚਾਰਾਂ ਹੁਣ ਨੀ ਊਨੇ ਖੀਜੀਆ ਕਰਨਾ ਹੁਣ ਓਨੁ ਪਤਾ ਅਸਰਾ ਹੋ ਗਿਆ ਪਤਾ ਕੱਲਾ ਕਮਾਨ ਵਾਲਾਂ ਬਣਦਾ ਹੋਵੇ ਨਾਂ ਤੇ ਚਾਰ ਜੀ ਇੱਕੋ ਜੇ ਖਾਣ ਵਾਲੇ ਹੋਣ ਤੇ ਪ੍ਰਸ਼ਾਨੀ ਜੇਹੀ ਹੋ ਜਾਂਦੀ ਫੇਰ ਬੰਦੇ, ਏਨੁ ਖੀਜ ਚੜਦੀ ਇੱਕ ਤੇ ਅੱਧੀ ਇੱਕ ਤੇ ਅੱਧੀ ਏਨੇ ਬੜਾ ਖਿਜਦਾ ਹੁੰਦਾ ਸੀ ਬੜਾ ਏਨੇ ਖਿਜਣਾ ਜਦੋਂ ਇਨਾਂ ਆਖੇ ਨਾ ਲੱਗਣਾ ਕਮ ਕਰਨਾ ਤਾਂ ਚਾਚੇ ਨੇ ਇਨੋ ਵੀਰਵਾਰ ਦੇ ਵੀਰਵਾਰ ਜਿਸਦੀਨ ਚਾਚੇ ਨੇ ਆਉਣਾ ਦਬਕਾ ਵੀ ਮਾਰ ਲੇਨਾਂ ਗੁੱਸੇ ਵੀ ਹੋ ਲੇਨਾਂ ਤੇ ਏਨੇ ਆਹੋ ਹਮਮ ਗੁੱਸਾ ਨੀ ਸੀ ਕਰਦਾ ਹੁੰਦਾ ਆਹੋ ਆਹੋ ਹੋਰ ਫਿਰ, ਹੋਰ ਹੋਰ ਫੇਰ ਤੂ ਸੁਨਾਂ,

ਹਮ ਵਧੀਆ ਚਾਹੀਦਾ,

ਚੰਗਾ ਚਾਚੀ ਫੇਰ।

Hello ਕੀ ਹਾਲ ਹੈ ਲੱਡੂ ਠੀਕ ਆ ਤੁਸੀਂ ਦੱਸੋ। ਬਸ ਵਧੀਆ ਹੋਰ ਫਿਰ ਕੀ ਕਰਦੇ ਹੋ? ਕੁਛ ਨੀ ਵਿਹਲੇ ਹੀ

ਠੀਕ ਹੈ।

ਠੀਕ ਹੈ। ਹੋਰ ਹੋਰ ਸਮਾਚਾਰ ਹੋਰ ਸਮਾਚਾਰ ਅੜਿਆ ਰਵੀ ਨੇ ਬੜਾ ਤੰਗ ਕੀਤਾ ਸੀ। ਕਿਉਂ ਹੋਇਆ ਨੀ ਠੀਕ ਹਜੇ

ਆਹੋ ਏਦਾਂ ਹੀ ਬਸ ਬੜਾ ਫਿਰਦਾ ਹੀ

ਉਹੀ ਜਿੱਦਾਂ ਬੋਲਦਾਂ ਅੱਗੇ ਉਹੀ ਕੁਛ। ਮਾਸੀ ਨਾਲ ਉੱਦਣ ਗੱਲ ਹੋਈ ਕਹਿੰਦੀ ਹੋ ਗਿਆ ਠੀਕ।

ਅੱਛਾ। ਹਮ ਕੱਲ੍ਹ ਵੀ ਕਹਿੰਦੀ ਏਦਾਂ ਹੀ ਕੱਪੜੇ ਪਾਏ ਥੱਲਿਓਂ ਦੀ ਬਨੈਣ ਮੋਟੀ ਉੱਤੋਂ ਦੀ ਫਿਰ ਸਰਟ ਕਮੀਜ਼ ਪਾਈ ਫਿਰ ਉੱਤੋਂ ਦੀ

ਬੂਟ ਜ਼ਰਾਬਾਂ ਨੀ ਜਾਂਦਾ ਬੜਾ ਕਿਤੇ ਸੂਟ ਫੜਦਾ ਤੇ ਦੌੜਿਆ ਨੀ ਜਾਂਦਾ

ਦੌੜਾ ਰਹਿੰਦਾ ਅੱਢੇ ਨੂੰ ਕਹਿੰਦੀ। ਕਿੱਧਰ ਨੂੰ? ਉਹੀ ਵੀ ਬ ਅੱਡੇ ਤੇ ਜਿੱਧਰ ਨੂੰ ਮਰਜ਼ੀ ਬਾਹਰ ਨਿਕਲਿਆ ਰਹਿੰਦਾ ਵੀ। ਕਹਿੰਦੀ ਕੋਈ ਛ ਛੇ ਮਹੀਨੇ ਦਾ issue ਆ ਪੱਕਾ ਦਾਖਲ ਕਰ ਲੈਂਦੇ ਹੈ ਛੇ ਮਹੀਨੇ ਲਈ ਲੈ ਲੈਂਦੇ ਰੱਖ ਲੈਂਦੇ ਆ, ਉਹ ਮੇਰੇ ਖਿਆਲ ਵਕੀਲ ਕੋ ਕੋਈ ਲਿਖਾ ਲਖੂ ਕੇ ਫਿਰ

ਹਾਂ ਕੀ ਪਤਾ ਦਵਾਈ ਦੇਣੀ ਆਂ ਉਹਨੇ। ਹੈਂ ਹਾਂ

ਨਹੀਂ ਉੱਥੇ ਨਹੀਂ ਉੱਥੇ doctor ਨੇ ਦਵਾਈ ਨੀ ਦਿੰਦੇ ਸਭ ਕੁਛ ਹੀ ਦਿੰਦੇ ਉਹਨੂੰ ਦੱਸ। ਮੁੰਡਾ ਗਿਆ।

ਰੂਥ ਇੱਧਰ ਆਈਂ Hello

ਬੇਚਾਰੀ ਬੜੀ ਦੁੱਖੀ ਹੋਈ ਬੜੀ ਦੁੱਖੀ ਹੋਈ ਹੈ।

ਆਹੋ ਦੁੱਖੀ ਹੈ ਕੀ ਨਾ ਸੌਦਾ ਦਿੰਦਾ ਨਾ ਕੁਛ ਨਾ ਕੁਛ। ਪੈਸੇ ਕਹਿੰਦੀ ਨਾ ਕਢਾਉਣ ਦਿੰਦਾ ਵਾ ਨਾ ਕੱਢ ਕੇ ਦਿੰਦਾ। ਹੋਰ ਆਹੋ ਕਹਿੰਦੀ ਨੇਹਾਂ ਤਾਂ ਕਹਿੰਦੀ ਉਧਾਰ ਸੌਦਾ ਲੈ ਕੇ ਆਈਂ ਦੁਕਾਨ ਤੋਂ ਕਹਿੰਦੀ ਜਿੱਥੋਂ ਅੱਗੇ ਲਿਆਈਦਾ।

ਕਹਿੰਦੀ ਜਿੱਥੋਂ ਅੱਗੋਂ ਸੌਦਾ ਲਿਆਉਂਦੇ ਹਾਂ ਉੱਥੋਂ ਆਉਂਦਾ ਵਾ। ਅੱਛਾ। ਫਿਰ ਉੱਧਾਰ ਹੀ ਲਿਆਂਦਾ ਉਹਨਾਂ ਨੇ ਆਹੋ ਉਧਾਰ ਹੀ ਲਿਆ ਬੇਚਾਰੀ ਤੇ ਫਿਰ। ਠੀਕ ਆ। ਕਹਿੰਦੀ ਕਹਿੰਦੀ ਫਿਰ ਨਿਆਣੇ ਬੇਚਾਰੇ ਮੰਗਦੇ ਨੇ ਫਿਰ ਕਹਿੰਦੀ ਮੈਂ ਆਪਣੇੇ ਜਿਹੜੀ ਉਹਨਾਂ ਦੀ ਕਿਸ਼ਤ ਕੱਟਣੀ ਉਹ ਚ ਕਢਾ ਕੇ ਲਿਆਈ ਥੋੜ੍ਹੇ ਪੈਸੇ। ਜਿੱਦਣ ਮੇਰੀ ਗੱਲ ਹੋਈ ਓਦਣ ਕਹਿੰਦੀ ਸੀ ਕਹਿੰਦੀ ਉਹ ਸੁੱਖ ਫ਼ਰਕ ਪਿਆ ਹੈਗਾ ਕਾਫ਼ੀ। ਆਹੋ ਕਹਿੰਦਾ ਸੀ ਏਦਾਂ ਤਾਂ ਕਹਿੰਦੀ ਫ਼ਰਕ ਅੱਗੇ ਨਾਲੋਂ ਜਿਹੜਾ ਮਤਲਬ ਕਿ ਬੋਲਦਾ ਜਿਹੜਾ ਹੱਸੀ ਜਾਂਦਾ ਜਿਸ ਤਰ੍ਹਾਂ ਮਤਲਬ ਬੰਦਾ ਕਰਦਾ। ਪਰ ਕਹਿੰਦੀ ਵੀ ਗਾਂਹ ਵੀ ਦਵਾਈ ਖਾਦਾ ਵਾ ਤੇ ਦਵਾਈ ਖਾ ਕੇ ਬਾਹਰ ਨਿਕਲ ਜਾਂਦਾ ਤੇ ਬਾਹਰੋਂ ਪਤਾ ਨੀ ਕੀ ਖਾ ਆਉਂਦਾ ਸਿਗਰਟਾਂ ਬੀੜੀਆਂ ਪੀਂਦਾ ਤੇ ਜਾ

ਜਾਵਾਂ ਭਲਾ ਮੈਂ ਇੱਕ ਦਿਨ ਤੇ ਫਿਰ ਤੈਨੂੰ ਬੋਲੂਗਾ ਅੜਿਆ। ਨਾ ਨਾ ਮੇਰੀ tension ਨਾ ਲੈ ਜਾਣਾ ਤੇ ਚਲੇ ਜਾਈਂ, ਹਨਾ ਚੱਲ ਜਾਈ ਕੋਈ ਨੀ ਜਾਣਾ ਤੇ ਜਾਣਾ ਤੇ ਲਾਗੇ ਆਲੇ ਵਾਲੇ ਤੈਨੂੰ ਪਤਾ ਨਾ ਉਹਨਾਂ ਨੇ ਇੱਕ ਦਿਨ ਦੋ ਵਾਰੀ ਕੁੱਟਿਆ।

ਹਾਂ ਆਹੋ ਓਦਾਂ ਨੀ ਪਿਆਰ ਨਾਲ।

ਪਿਆਰ ਨਾਲ ਨੀ ਡਰਦਾ ਵੀ ਇਸੇ ਗੱਲ ਤੋਂ ਹੀ ਹੈ ਦਬਕੇ ਤੋਂ ਹੀ ਜਦੋਂ ਬੋਲ ਪਵੇ ਤੇ ਫਿਰ

ਠੀਕ ਹੈ ਰੀਟਾ ਦਾ ਵੀ Hello Hello ਮੈਂ ਕਿਹਾ ਰੀਟਾ ਦਾ ਵੀ ਕਹਿੰਦੇ ਬੜਾ ਹਾਲ ਮਾੜਾ ਹੈ ਬੇਚਾਰੀ ਦਾ।

ਉਹੀ ਕਿਡਨੀਆਂ ਖ਼ਰਾਬ ਹੋਈਆਂ ਜਿਹੜੀਆਂ ਉਹਦੀਆਂ ਤੇ ਨਾਲੇ ਉਹਦਾ ਚੂਲਾ ਖ਼ਰਾਬ ਹੋਇਆ ਉਹਦੀ ਹੱਡੀ ਵਧੀ ਹੈ ਤੋ ਸਕੰਜਾ ਚੜ੍ਹਾਇਆ ਹੁਣ ਲੱਤ ਨੂੰ ਹਾਲੇ।

ਰੀਟਾ ਦੇ

ਮੈਂ ਹੀ ਦੱਸਿਆ ਸੀ, ਤੁਹਾਨੂੰ ਕੀ ਪਤਾ। ਨਹੀਂ ਮੈਂ ਕੀਤਾ ਸੀ phone ਇੱਕ ਦੋ ਵਾਰੀ ਕਈ ਵਾਰੀ ਕੀਤਾ ਵਾ। ਤੇ ਪਤਾ ਹੀ ਲੈ ਆਵੋ ਜਾ ਕੇ। ਅੜਿਆ ਜਾਵਾਂਗੇ ਪਿਓ ਕਹਿੰਦਾ ਸੀ ਜਾਣਾ ਜਾਣਾ ਜਾਣਾ ਪਹਿਲਾਂ ਮੈਨੂੰ ਉਦੋਂ ਪਿੱਛੇ ਜਿਹੇ ਤਿਆਰ ਕਰਕੇ ਤੇ ਮੁੜਕੇ ਮੈਂ ਨੀ ਠੰਢ ਤੋਂ ਡਰਦੀ ਗਈ, ਮੈਂ ਕਿਹਾ ਅੱਗੇ ਮੈਂ ਡਿੱਗ ਪਈ ਹੋਣੀ ਬਸ ਚੋਂ ਰਾਹ ਚ ਕੁਛ ਹੋ ਜਾਏ ਤੇ ਮੁੜਕੇ ਬੈਠੀ

ਸਾਡੇ ਮਾਮਾ ਰਹਿ ਕੇ ਗਿਆ ਪਰਸੋਂ

ਆਹੋ ਨਹੀਂ ਬੇਚਾਰੇ

ਪਹਿਲਾਂ ਵੀ ਉਹਦੇ ਜਦੋਂ ਪਹਿਲਾਂ ਵੀ ਬਿਮਾਰ ਰਹੀ ਉਦੋਂ ਵੀ ਨੀ ਗਏ ਤੁਸੀਂ। ਆਹੋ ਹਮ ਹੁਣ ਹੈ ਦੂਰ ਵਾ ਲਾਗੇ ਹੋਵੇ ਤੇ ਬੰਦਾ ਚਲੇ ਵੀ ਜਾਵੇ। ਮੈਂ ਵੀ

ਗੱਡੀ ਲੈ ਜਾਨੇ ਇੰਨਾ ਤੇਲ ਬਾਰਾ ਖਾਂਦਾ ਗੱਡੀ ਚ, ਬਸੇ ਚਲੇ ਜਾਂਦੇ ਆਂ ਮੇਰਾ ਕਰਾਇਆ ਨਾ ਲਾਈ ਮੈਂ ਤੇਰਾ ਲਾ ਦੇਣਾ।

ਦੋ ਹਜ਼ਾਰ ਦਾ ਤੇਲ ਨੀ ਮੁੱਕਣਾ ਗੱਡੀ ਚ ਤੇ

ਉੱਥੇ ਕਿੰਨਾ ਕੁ ਹਜ਼ਾਰ

ਹਮ ਚੱਲ ਦੇਖਾਂਗੇ ਕਵਾਂਗੇ ਭਲਾ ਕਰੇਂਗਾ ਪਿਓ ਨਾਲ ਗੱਲ ਕੀ ਕਹਿੰਦੇ ਆ।

ਚੱਲ ਦੱਸਣਾ ਸੀ ਕਿਹੜਾ ਕਿਸੇ ਨਾਲ ਗਏ ਹਾਂ। ਕੋਈ ਨੀ ਹੋਰ

ਠੀਕ ਆ ਸਿਹਤਾਂ

ਅੱਛਾ।

ਕਿਸੇ ਮੌਕੇ ਤੇ ਸਰੀਰ ਬਿਲਕੁਲ ਹੀ ਮਿੱਟੀ ਹੋ ਜਾਂਦਾ।

ਕਿਸੇ ਮੌਕੇ ਬੜਾ ਠੀਕ ਰਹਿੰਦਾ ਫਿਰ ਠੀਕ ਆ ਬੜਾ। ਹਮ ਜਦੋਂ ਮਿੱਠਾ ਮਾਠਾ ਖਾ ਲੈਂਦੀ ਹਾਂ ਉਦੋਂ ਬਹੁਤਾ ਹੋ ਜਾਂਦਾ। ਅੱਛਾ।

ਮਿੱਠਾ ਨਾ ਖਾਇਆ ਕਰ। ਆੜੇ ਫਿਕੀ ਤੇ ਚੰਗੀ ਨੀ ਲੱਗਦੀ ਨਾ ਚਾਹ ਨਾ ਗੁੜ ਉਹ ਦੁੱਧ ਦੀ। ਕੋਈ ਨੀ ਆਦਤ ਪੈ ਜਾਂਦੀ ਹੁੰਦੀ, ਇਹ ਤੇ ਹੌਲੀ ਹੌਲੀ ਆਦਤ ਪੈ ਜਾਣੀ ਹੈ।

ਹਨਾ ਥੋੜ੍ਹਾ ਥੋੜ੍ਹਾ ਹਮ ਕਹਿੰਦੇ ਗੁੜ ਵਾਲੀ ਚਾਹ ਬਣਾ ਲਿਆ ਕਰ, ਗੁੜ ਚ ਕਿਹੜਾ ਸ਼ੂਗਰ ਹੈ ਨੀ। ਆਹੋ ਹਮ

ਗੁੜ ਚ ਵੀ ਅੱਜ ਕੱਲ੍ਹ ਖੰਡ ਪਾਈ ਹੁੰਦੀ ਇਹਨਾਂ ਨੇ। ਹਮ ਜ਼ਿਆਦੇ ਗੁੜ ਦੇਸ਼ੀ ਹੋਏ